ਹਾਣੀਆਂ ਵੀ ਬਹੁਤ ਹਨ tv ਦੇਖਣ ਨਾਲ ਛੋਟੇ ਛੋਟੇ ਬੱਚਿਆਂ ਦੀਆ ਅੱਖਾਂ ਤੇ ਅਸਰ ਪੈਂਦਾ ਹੈ ਉੰਨਾ ਦੇ ਐਨਕਾਂ ਲੱਗ ਜਾਂਦੀਆਂ ਹਨ ਉੰਨਾ ਦਾ ਪੜਾਈ ਵੱਲ ਧਿਆਨ ਨਹੀਂ ਜਾਂਦਾ ਉਹ ਹਰ ਵੇਲੇ

ਇਸ ਲਈ ਟੇਲੀਵਿਜਨ ਦੁਨੀਆਂ ਦਾ ਸਭਤੋਂ ਵੱਡਾ ਵਿਸ਼ੇਸ਼ਕਾਰ ਹੈ ਸਾਡੇ ਸ਼ਾਇਰ ਮਹਮੂਦ ਨੇ ਇਸ ਤਰਾ ਲਿਖਿਆ ਇੱਕ ਵਾਰ ਪਰਵਤ ਵੱਲ ਜਾਂਦਿਆ ਹੋਇਆ ਮੈ ਉਸ ਪਿੰਡ ਦੇ ਚਸ਼ਮੇ ਕੋਲ ਰੁਕਿਆ ਮੈ ਕੀ ਵੇਖਿਆ ਇੱਕ ਰਾਹੀ ਚਸ਼ਮੇ ਉਤੇ ਝੁਕਿਆ ਹੋਇਆ ਬੂਕ ਭਰ ਭਰ ਕੇ ਨਿਰਮਾਲ ਜਲ ਪੀ ਰਿਹਾ ਹੈ। ਕਹਿੰਦਾ ਜਾ ਰਿਹਾ ਵਾਹ ਸਵਾਦ ਆ ਗਿਆ ਗਿਲਾਸ ਲੈ ਲੋ ਮੈ ਪੇਸ਼ ਕਸ਼ ਕੀਤੀ ਮੈ ਪਾਕੇ ਰੋਟੀ ਨੀ ਖਾਂਦਾ ਰਾਹੀ ਨੇ ਜਵਾਵ ਦਿੱਤਾ ਪਿਤਾ ਜੀ ਨੂੰ ਇਹ ਕਹਿਣਾ ਚੰਗਾ ਲੱਗਦਾ ਸੀ ਬਾਰਿਸ਼ ਦੇ ਨਦੀ ਦੇ ਸ਼ੋਰ ਤੋਂ ਵੱਧ ਹੋਰ ਸੰਗੀਤ ਨਹੀਂ ਹੁੰਦਾ ਵਹਿੰਦੇ ਪਾਣੀ ਦੇ ਕਲ ਕਲ ਸੋਮਿਆ ਤੇ ਉਹਨੂੰ ਵੇਖਦਿਆ ਹੋਇਆ ਕਦੇ ਜੀਆ ਨਹੀ ਭਰਦਾ ਬਸੰਤ ਵਿੱਚ ਜਦੋ ਪਹਾੜਾ ਚ ਬਰਫ ਪਿੰਘਲਣ ਲੱਗਦੀ ਸੀ ਤਾ ਮੇਰੇ ਮਾਤਾ ਜੀ ਚ ਤੇਜ ਤੇਜ ਵਹਿਦੀਆਂ ਆਉਂਦੀਆ ਪਾਣੀ ਦੀਆਂ ਧਾਰਾਵਾਂ ਨੂੰ ਘੰਟਿਆ ਬੰਧੀ ਵੇਖ ਰਹਿ ਸਕਦੇ ਸਨ ਉਹ ਤਾ ਸਿਆਲ ਵਿੱਚ ਵੀ ਲੱਕੜੀ ਦੀ ਬਣਾਉਣ ਲੱਗ ਪੈਂਦੇ ਸਨ ਤਾਕੇ ਗਰਮੀਆਂ ਚ ਉਹਨਾ ਨੂੰ ਹੇਠਾ ਰੱਕ ਕੇ ਮਿੰਹ ਦਾ ਪਾਣੀ ਇਕੱਠਾ ਕੀਤਾ ਜਾ ਸਕੇ। ਮੇਰਾ ਸੱਭ ਤੋਂ ਪਿਆਰਾ ਸੋਂਕ ਮਿਹ ਦੇ ਪਾਣੀ ਨਾਲ ਭਰੀਆਂ ਛੱਪੜੀਆਂ ਵਿੱਚ ਨੰਗੇ ਪੈਰੀ ਛੱਪ ਕਰਦੇ ਫਿਰਨਾ ਸੀ। ਮੀਹ ਤੋ ਜਰਾ ਵੀ ਡਰੇ ਬਿਨਾ ਅਸੀ ਪਾਣੀ ਦੀਆਂ ਧਾਰਾਵਾਂ ਨੂੰ ਰੋਕਣ ਵਾਲੇ ਬੰਨ ਖੜੇ ਕਰਦੇ ਤੇ ਇਸ ਤਰਾ ਛੋਟੇ ਛੋਟੇ ਤਲਾਬ ਬਣ ਜਾਂਦੇ ਸਨ। ਮੈ ਕਲਪਨਾ ਕਰ ਸਕਦਾ ਕਿ ਪਰਨੇ ਜਦੋ ਪਥਰੀਲੇ ਪਿਆਲਿਆ ਵਿਚੋਂ ਪਾਣੀ ਪੀਂਦੇ ਸਨ ਤਾ ਉਹਨਾਂ ਨੂੰ ਕਿਹੋ ਜਿਹਾ ਆਨੰਦ ਪ੍ਰਾਪਤ ਹੁੰਦਾ ਹੋਏਗਾ ਸ਼ਮੀਲ ਆਪਣੇ ਸੂਰਮਿਆ ਨੂੰ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨੀ ਭਾਈ ਦੁਸ਼ਮਣ ਸਾਡੇ ਸਾਰੇ ਪਿੰਡ ਸਾਰੇ ਸਾਡੇ ਸਾਰੇ ਖੇਤਾ ਉਤੇ ਕਬਜਾ ਕਰ ਲੈਣ ਪਰ ਚਸ਼ਮਾ ਤਾ ਹਜੇ ਸਾਡੇ ਕੋਲ ਹੈ ਅਸੀ ਜਿਤਾਗੇ। ਦੁਸ਼ਮਣ ਦਾ ਹਮਲਾ ਹੋਣ ਵੇਲੇ ਕਠੋਰ ਇਮਾਮ ਸ਼ਮੀਮ ਸੱਭ ਤੋਂ ਪਹਿਲਾ ਤਾਂ ਪਿੰਡ ਦੇ ਚਸ਼ਮੇ ਦੀ ਰਖਵਾਲੀ ਕਰਨ ਦਾ ਹੁਕਮ ਦਿੰਦਾ ਸੀ ਜਦੋ ਖੁਦ ਦੁਸ਼ਮਣ ਉਤੇ ਹਮਲਾ ਕਰਦਾ ਸੀ ਤਾ ਸੱਭ ਤੋਂ ਪਹਿਲਾ ਪਿੰਡ ਦੇ ਚਸ਼ਮੇ ਉਤੇ ਹਮਲਾ ਕਰਨ ਦਾ ਹੁਕਣ ਦਿੰਦਾ ਹੁੰਦਾ ਸੀ ਪੁਰਾਣੇ ਸਮਿਆ ਵਿੱਚ ਜੇਕਰ ਬੰਦਾ ਆਪਣੇ ਦੁਸ਼ਮਣ ਨੂੰ ਨਦੀ ਚ ਨਹਾਉਂਦਿਆ ਵੇਖ ਲੈਂਦਾ ਸੀ ਉਹਦੇ ਪਾਣੀ ਤੋਂ ਬਾਹਰ ਆ ਜਾਣ ਆਪਣੇ ਹਥਿਆਰ ਕੱਸ ਲੈਣ ਤੋ ਪਹਿਲਾ ਕਦੇ ਵੀ ਉਹਦੇ ਤੇ ਵਾਰ ਨਹੀਂ ਕਰਦਾ ਸੀ ਪਰ ਮੈਨੂੰ ਅਕਸਰ ਹੀ ਬਹੁਤ

ਇਹ ਐਮੇ ਨਈ ਕਿਹਾ ਗਿਆ ਦੁਪਿਹਰ ਦੀ ਗਰਮੀ ਸਾਡੇ ਇਥੇ ਬੜੀ ਭਿਆਨਕ ਤੇ ਸੱਭ ਕੁਝ ਸੁਕਾ ਦੇਣ ਵਾਲੀ ਹੁੰਦੀ ਹੈ। ਗਰਮੀ ਵਿੱਚ ਧਰਤੀ ਫੱਟ ਜਾਂਦੀ ਏ ਤੇ ਧੁਹ ਧੁਹ ਕਰਦੀ ਭੱਟੀ ਵਾਂਗ ਗਰਮ ਹਵਾ ਦੀ ਲਹਿਰਾ ਆਉੰਦੀਆਂ ਹਨ। ਰੁਖਾ ਦੀਆਂ ਟਹਿਣੀਆਂ ਝੂਕ ਜਾਂਦੀਆ ਹਨ ਖੇਤ ਸੁਕ ਜਾਂਦੇ ਹਨ ਸੱਭ ਕੁਝ ਰੁਖ ਬੁਟੇ ਪਾਂਛੀ ਭੇਡਾ ਤੇ ਜਕੀਨਾਨ ਲੋਕ ਵੀ ਬਾਰਿਸ਼ ਲਈ ਤਰਸਦੇ ਹਨ ਉਸ ਸਮੇ ਪਿੰਡ ਦੇ ਕਿਸੇ ਚੋਰ ਨੂੰ ਫੜ ਕੇ ਧੂੰਪ ਚ ਮੁਰਝਾਏ ਤਰਾ ਤਰਾ ਦੀ ਪੋਸ਼ਾਕ ਪੁਆ ਕੇ red Indian ਜੇ ਬਣਾ ਦਿੰਦੇ ਹਨ। ਇਹੀ ਹੈ ਨਨਾ ਬਾਰਿਸ਼ੀ ਗਧਾ ਉਸੇ ਪਿੰਡ ਦੇ ਬਾਕੀ ਮੁੰਡੇ ਓਹਨੂੰ ਰੱਸੀ ਨਾਲ ਬੰਨ ਕੇ ਪਿੰਡ ਚ ਘਮੁੰਦੇ ਹਨ ਤੇ ਭਜਨ ਜਾ ਪਰਾਥਨਾ ਗੀਤ ਗਾਉਂਦੇ ਹਨ। ਅੱਲਾ ਅੱਲਾ ਛੇਤੀ ਛੇਤੀ ਬਾਰਿਸ਼ ਭੰਜ ਤੇ ਧਰਤੀ ਅੰਬਰ ਤਾਹੀ ਸਾਰੇ ਪਾਣੀ ਹੀ ਕਰਦੇ। ਪਾਰਥਿਆ ਚ ਬਲਦਾ ਸ਼ੋਰ ਮਚੇ ਰੱਬਾ ਰੱਬਾ ਮੀਹ ਬਰਾ ਇਹੀਓ ਹਰ ਕੋਈ ਪਿਆ ਕਹੇ ਬੱਦਲੋ ਘਟਾਓ ਤੇ ਅੰਬਰ ਤੇ ਛਾ ਜਾਓ ਪਾਣੀ ਦੀਆਂ ਬਣਨ ਨਦੀਆਂ ਜੀਮੀ ਤੇ ਆ ਜਾਓ ਪਿਆਰੇ ਪਿਆਰੇ ਸਾਰੀ ਧਰਤੀ ਧੁੰਪ ਜਾਂਏ ਖੇਤਾ ਵਿੱਚ ਮੁੜ ਕੇ ਹਰਿਆਲੀ ਛਾ ਜਾਏ ਪਿੰਡ ਦੇ ਬਾਲਗ ਲੋਕ ਬਾਹਰ ਗਲੀ ਚ ਆ ਜਾਂਦੇ ਹਨ ਨਨੇ ਬਾਰਿਸ਼ ਕਦੇ ਉਤੇ ਘੜੇ ਜਾ ਚਿਲਮਚੀ ਨਾਲ ਪਾਣੀ ਪਾਉਂਦੇ ਬੱਚਿਆ ਦੇ ਉਸੀ ਗੀਤ ਨੂੰ ਦਹੁਰਾਦੇ ਹੋਏ ਆਮੀ ਨਾਮੀ ਕਹਿੰਦੇ ਹਨ। ਇੱਕ ਵਾਰ ਮੈ ਵੀ ਨਨਾ ਵਾਰਿਸ਼ ਦਾ ਗਧਾ ਬਣਿਆ ਸੀ ਤੇ ਮੇਰੇ ਉਤੇ ਇੰਨਾ ਪਾਣੀ ਪਾਇਆ ਗਿਆ

ਉਹ ਦੁਖ ਕਸਟ ਦਿੰਦਾ ਸੀ ਤੇ ਅਸੀ ਉਸਨੂੰ ਦੁਖਦਾਈ ਸੂਰਜ ਹੀ ਕਹਿੰਦੇ ਸੀ ਖੜੀ ਹਜਾਰਾ ਸਾਲਾ ਤੱਕ ਧਰਤੀ ਦੁੱਖ ਦਾਈ ਸੂਰਜ ਦੀ ਅੱਗ ਦੇ ਹੇਠਾ ਝੂਲਸ ਦੀ ਰਹੀ। ਜੇ ਜੋਰਪ ਨੂੰ ਧਿਆਨ ਚ ਰੱਖਿਆ ਜਾਏ ਤਾ ਸੱਭ ਤੋ ਜਿਆਦਾ ਧੁੱਪ ਵਾਲੇ ਪਿੰਡ ਦੇ ਹੀ ਹਿਸੇ ਆਉਂਦੇ ਹਨ ਮੇਰਾ ਪਿੰਡ ਤਸਾਦਾ ਵੀ ਕੋਈ ਉਹਦੇ ਕੋਲੋ ਪਿਛੇ ਨਹੀ ਬਾਕੀ ਪਿੰਡਾ ਦੇ ਬਾਰੇ ਵੀ ਇਹੀ ਕਿਹਾ ਜਾ ਸਕਦਾ ਐ ਐਵੇ ਤਾਂ ਇਹਨਾਂ ਨੂੰ ਪਾਣੀ ਦੇ ਤਿਹਾਏ ਨਈ ਆਖਿਆ ਜਾਦਾ ਮੈਨੂੰ ਮਾਤਾ ਜੀ ਦਾ ਥੱਕਿਆ ਹੋਇਆ ਚਿਹਰਾ ਜਾਂਦ ਆਉਂਦਾ ਜਦੋਂ ਉਹ ਪਾਣੀ ਦਾ ਘੜਾ ਪਿੱਠ ਤੇ ਲੱਦੀ ਹੋਈ ਕੇ ਗਾਗਰ ਹੱਥ ਚ ਫੜੀ ਹੋਈ ਮੁੜਦੇ ਸਾ ਪਾਣੀ ਸਾਡੇ ਪਿੰਡੋ ਤਿੰਨ ਕਿਲੋਮੀਟਰ ਉਤੇ ਸੀ ਮੈਨੂੰ ਮਾਤਾ ਜੀ ਦਾ ਖੁਸ਼ੀ ਨਾਲ ਖਿੜਿਆ ਹੋਇਆ ਚਿਹਰਾ ਯਾਦ ਆਉਂਦਾ ਜਦੋ ਮੀਹ ਵਰਦਾ ਸੀ ਧਰਤੀ ਭਿਜ ਜਾਦੀ ਸੀ ਤੇ ਪਾਰਥਿਆ ਦੇ ਹੇਠਾ ਰੱਖੇ ਪੀਪਿਆ ਚ ਪਾਣੀ ਡਿਗਦਾ ਸੀ ਤੇ ਪਾਣੀ ਨਾਲ ਭਰ ਜਾਂਦੇ ਸਨ ਤੇ ਉਹਨਾ ਤੇ ਕੰਡਿਆ ਤੋ ਪਾਣੀ ਠਲਕ ਕੇ ਬਾਹਰ ਡਿੱਗਣ ਲੱਗ ਪੈਂਦਾ ਸੀ ਮੈਨੂੰ ਯਾਦ ਆਉਂਦੀ ਏ ਆਪਣੇ ਪਿੰਡ ਦੀ ਕੁਬੀ ਹੋ ਚੁਕੀ ਬੁਡੀ ਰੋਜ ਸਵੇਰੇ ਮੋਂਡੇ ਤੇ ਕਹੀ ਰੱਖ ਕੇ ਉਹ ਪਿੰਡ ਤੋ ਪਰਾ ਜਾਂਦੀ ਸੀ ਇਧਰ ਉਧਰ ਜਮੀਨ ਪੁਟਣ ਲੱਗ ਪੈਂਦੀ ਸੀ ਉਹਦੇ ਦਿਮਾਗ ਚ ਪਾਣੀ ਲੱਭਣ ਦਾ ਸੀ ਉਹ ਲਗਾਤਾਰ ਉਹਨੂੰ ਲੱਭਦੀ ਰਹਿੰਦੀ ਸੀ ਸਾਰੇ ਜਾਣ ਦੇ ਸਨ ਕ ਉਹ ਫਜੁਲ ਕੋਸ਼ਿਸ਼ ਕਰ ਰਹੀ ਹੈ ਪਰ ਕੋਈ ਉਸ ਨੂੰ ਕੁਝ ਨਹੀਂ ਸੀ ਕਹਿੰਦਾ ਸ਼ਿਰਫ ਮੈ ਨੇ ਉਸਨੂੰ ਇੱਕ ਵਾਰ ਕਿਹਾ ਮਾਸੀ ਤੂਸੀ ਐਮੇ ਫਜੂਲ ਮਿਹਨਤ ਕਰਦੇ ਰਹਿੰਦੇ ਹੋ ਇਥੇ ਪਾਣੀ ਹੈ ਨੀ ਇਸ ਗੱਲ ਉਤੇ ਮੇਰੇ ਪਿਤਾ ਜੀ ਮੇਰੇ ਤੇ ਬਹੁਤ ਗੁਸੇ ਹੋਏ ਪਰ ਉਥੇ ਤਾ ਪਾਣੀ ਹੈ ਹੀ ਨਹੀ ਲੋਕਾ ਕੋਲ ਰੋਟੀ ਨੀ ਹੁੰਦਾ ਪਰ ਉਹਨਾ ਕੋਲ ਹਸਿਆ ਜਾਣਾ ਚਾਹੀਦਾ ਮੇਰੇ ਬੇਟੇ ਇਹ ਗੱਲ ਯਾਦ ਰੱਖ ਬੀ ਗਰੀਬੀ ਤੇ ਉਹਨਾ ਲੋਕਾ ਦੀ ਕਦੇ ਵੀ ਖਿੱਲੀ ਨਈ ਉਡਾਣੀ ਚਾਹੀਦੀ ਜਿਹੜੇ ਪਾਣੀ ਦੀ ਤਲਾਸ਼ ਕਰਦੇ ਨੇ ਪਰ ਤੁਸੀ ਖੁਦ ਹੀ ਇਸ ਬਾਰੇ ਇੱਕ ਮਜਾਕਿਆ ਕਵਿਤਾ ਲਿਖੀ ਸੀ ਬੀ ਕਿਵੇਂ ਇਨੂੰ ਮੰਤਵ ਨਾਲ ਪੂਲ ਨੂੰ ਲੰਮਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾ ਨੂੰ ਜਿਆਦਾ ਪਾਣੀ ਮਿਲ ਸਕੇ ਇਸ ਮਜਾਕ ਵਿੱਚ ਤਾ ਹੰਝੂ ਰਹੇ ਹੋਏ ਨੇ ਜਵਾਨ ਲੋਕ ਇਹਨੂੰ ਨਹੀ ਸਮਝ ਸਕਦੇ ਤੈਨੂੰ ਅੱਜ ਇਹ ਨਹੀਂ ਪਤਾ ਕਿ ਪਾਣੀ ਦੀ ਕੀ ਅਹਿਮੀਅਤ ਏ। ਤੂੰ ਸੋਚ ਕਿ ਮਾਸੀ ਕਿੰਨੀ ਤੀਵਰ ਇੱਛਾ ਹੋਏ ਗੀ ਕਿ ਉਹ ਉਸ ਥਾ ਪਾਣੀ ਲੱਬਦੀ ਪੈ ਆ ਜਿਥੇ ਉਹ ਹੈ ਹੀ ਨਹੀ ਖੈਰ ਉਹ ਇਹੀ ਚੰਗਾ ਰਹੇਗਾ ਕਿ ਤੂੰ ਚੂਪ ਰਹਿ ਬਾਰਿਸ਼ ਹੋਣ ਲੱਗੀ ਏ ਇਸ ਸਮੇ ਸੱਚ ਮੁਚ ਹਲਕੀ ਹਲਕੀ ਪੈਣ ਲੱਗ ਪਈ ਸੀ ਕਿਉ ਤੂਸੀ ਖਾਮੋਸ਼ ਹੋ ਹੋ ਰਹੀ ਬਾਰਿਸ਼ ਅਸੀ ਉਹਨੂੰ ਸੁਣ ਰਹੇ ਕਿਉ ਤੂਸੀ ਖਾਮੋਸ ਹੋ ਸੱਭ ਸ਼ਾਇਰੋ ਸੱਭ ਕਵਿਯੋ, ਹੋ ਰਹੀ ਏ ਬਾਰਿਸ਼ ਅਸੀ ਉਹਨੂੰ ਸੁਣ ਰਹੇ ਆ। ਪਿਤਾ ਜੀ ਹਮੇਸ਼ਾ ਇਹ ਕਹਿੰਦੇ ਹੁੰਦੇ ਸਨ ਕਿ ਉਹਨਾ ਦੇ ਜੀਵਨ ਚ ਸੱਭ ਖੁਸੀ ਦਾ ਦਿਨ ਉਹ ਸੀ ਜਦੋਂ ਦੂਰ ਦੁਰਾਡੇ ਪਰਬਤ ਤੋ ਪਾਇਪਾ ਚ ਬਹਿੰਦਾ ਹੋਇਆ ਪਾਣੀ ਉਹਨਾ ਦੇ ਪਿੰਡ ਆਇਆ ਇਸ ਤੋਂ ਪਹਿਲਾ ਪਿਤਾ ਜੀ ਰੋਜ ਕਹੀ ਲੈਕੇ ਉਹ ਸਾਰੇ ਲੋਕਾ ਨਾਲ ਮਿਲਕੇ ਪਾਣੀ ਦੀ ਖਾਲ ਬਣਾਉਣ ਲਈ ਕੰਮ ਕਰਦੇ ਕਹਿੰਦੇ ਸਨ ਸਾਡੇ ਪਿੰਡ ਚ ਪਾਣੀ ਆਉਣ ਦਾ ਉਹ ਦਿਨ ਮੈਨੂੰ ਚੰਗੀ ਤਰਾਂ ਯਾਦ ਏ ਜਦੋਂ ਪਾਣੀ ਆਉਣ ਲੱਗਾ ਪਿਤਾ ਜੀ ਨੇ ਉਸ ਚ ਫੁਲ ਤੱਕ ਸੁਟਣ ਤੋ ਰੋਕ ਦਿੱਤਾ ਸੀ

ਤਗਮਿਆ ਤੇ ਉਪਾਧੀਆਂ ਨਾਲ ਸਨਮਾਨਿਤ ਪਿਤਾ ਜੀ ਨੇ ਕਿਹਾ ਇਨਾ ਕੀਮਤੀ ਤੋਫਾ ਉਹਨਾ ਨੂੰ ਪਹਿਲਾ ਕਦੇ ਨਈ ਮਿਲਿਆ ਉਸੇ ਦਿਨ ਉਨਾ ਪਾਣੀ ਦੇ ਬਾਰੇ ਇੱਕ ਕਵਿਤਾ ਲਿਖੀ

ਪਾਣੀ ਦੀ ਕਲ ਕਲ ਨਾਲੋ ਕੋਈ ਵੱਧ ਪਿਆਰਾ ਸੰਗੀਤ ਨਹੀ ਸੁਣਿਆ ਉਨਾ ਨੇ ਵਿਸ਼ਵਾਸ਼ ਦਵਾਇਆ ਕਿ ਕਦਮ ਕਦਮ ਚੱਲਣ ਵਾਲਾ ਕੋਈ ਵੀ ਘੋੜਾ ਜਾ ਕੋਈ ਜਵਾਨ ਘੋੜੀ

ਉਦੋ ਹਰ ਰੋਜ ਪਾਣੀ ਨਾਲ ਭਰੇ ਭਾਰੇ ਘੜੇ ਲਿਆਉਂਣ ਕਾਰਨ ਸਾਡੀਆਂ ਪਹਾੜੀ ਅੋਰਤਾ ਦੀ ਵਖਤ ਤੋ ਪਹਿਲਾ ਪਿਠ ਝੁਕ ਜਾਂਦੀ ਸੀ ਹਾ ਪਿਤਾ ਜੀ ਲਈ ਇੱਹ ਇੱਕ ਮਹਾਨ ਦਿਨ ਸੀ

ਵ ਮੇਰੇ ਸ਼ਰੀਰ ਨੂੰ ਵੱਖੋ ਵੱਖ ਪਾਸਿਆ ਨੂੰ ਖਿਚਦੇ ਪਏ ਨੇ ਉਹ ਇਹ ਮੰਨਦਿਆ ਹੋਇਆ ਕ ਦਵਾਈਆਂ ਪੀਣ ਦੇ ਮਾਮਲੇ ਚ ਬਹੁਤ ਦੇਰ ਹੋ ਚੁਕੀ ਏ ਉਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਨੂੰ ਨੂੰ ਉਹ ਪੀਂਦੇ ਨਹੀ ਸਨ

ਇਹ ਕਿਹੋ ਜੀ ਦਵਾਈ ਏ ਜਿਹਨੂੰ ਪੀਣ ਨਾਲ ਮੇਰੀ ਤਬੀਅਤ ਬੇਹਤਰ ਹੋ ਜਾਏਗੀ। ਕੇਹੜੀ ਛੋਟਾ ਜਾ ਖੂਹ ਏ ਇੱਕ ਚਸ਼ਮਾ ਏ ਮੈ ਈ ਓ ਲੱਭੇ ਸਨ। ਉਥੋ ਇੱਕ ਘੁਟ ਪਾਣੀ ਅਗਲੇ ਦਿਨ ਇੱਕ ਪਹਾੜੀ ਅੋਰਤ ਉਸ ਚਸ਼ਮੇ ਤੋ ਪਾਣੀ ਲੈ ਆਈ। ਪਿਤਾ ਜੀ ਨੇ ਅੱਖਾ ਬੰਦ ਕਰਕੇ ਉਹਨੂੰ ਤਸੱਲੀ ਨਾਲ ਪੀਤਾ। ਸ਼ੁਕਰੀਆਂ ਮੇਰੇ ਡੋਕਟਰ ਅਸੀਂ ਉਹਨਾਂ ਨੂੰ ਇਹ ਨੀ ਪੁਸ਼ਿਆ ਕਿ ਡਾਕਟਰ ਕਿਸਨੂੰ ਆਖਿਆ ਆ, ਪਾਣੀ ਨੂੰ ਪਾਣੀ ਲਿਆਉਣ ਵਾਲੀ ਅੋਰਚ ਨੂੰ ਦੂਰ ਥੰਡ ਦੇ ਚਸ਼ਮੇ ਨੂੰ ਉਸ ਚਸ਼ਮੇ ਨੂੰ ਜਨਮ ਦੇਣ ਵਾਲੀ ਆਪਣੀ ਸਾਰੀ ਮਾਤ ਭੂਮੀ ਨੂੰ । ਮਾਤਾ ਜੀ ਮੈਨੂੰ ਕਹਿੰਦੇ ਹੋਂਦੇ ਸਨ, ਹਰ ਕਿਸੇ ਦਾ ਮਨ ਚਾਹਿਆ ਸੋਮਾ ਹੋਣਾ ਚਾਹੀਦਾ ਏ ਉਹ ਇਹ ਵੀ ਕਿਹਾ ਕਰਦੇ ਕਨ ਕ ਜੇ ਖੇਤ ਕੋਲ ਠੰਡੇ ਪਾਣੀ ਦਾ ਚਸ਼ਮਾ ਵਹਿੰਦਾ ਹੋਵੇ ਤਾ ਫਸਲ ਵੰਡਣ ਫਸਲ ਵੰਡਣ ਵਾਲੀ ਅੋਰਤ ਕਦੇ ਨੀ ਥੱਕਦੀ ਇੱਕ ਕਿਸਾ ਅੱਜ ਤੱਕ ਸੁਣਨ ਨੂੰ ਮਿਲਦਾ ਕਿ ਜਵਾਨੀ ਦੇ ਦਿਨਾ ਵਿੱਚ ਹੀ ਸਾਜੀਲ ਤੇ ਉਸਦੇ ਉਸਤਾਦ ਖੰਡ ਦੀ ਇੱਕ ਬੁਰਜੀ ਵਿੱਚ ਦੁਸ਼ਮਣਾ ਨਾਲ ਘਿਰ ਗਏ ਸਨ ਸ਼ਾਮਿਲ ਦੁਸ਼ਮਣਾ ਦੀਆਂ ਵਿੱਚ ਤੋ ਹੇਠਾ ਛਾਲ ਮਾਰ ਗਿਆ ਤੇ ਉਹਨੇ ਖੰਜਰ ਚਲੋਂਦਿਆ ਹੋਇਆ ਆਪਣੇ ਨਿਕਲ ਜਾਣ ਲਈ ਰਾਹ ਬਣਾ ਲਿਆ ਉਸ ਵੇਲੇ ਤੱਕ ਉਸਦੇ ਸਰੀਰ ਉਤੇ ਉਨੇ ਜਖਮ ਹੋ ਚੁਕੇ ਸਨ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

ਧੂੜ ਦੀ ਭਟਕਣਾ ਬਾਕੀਆਂ ਨਾਲ ਉਹ ਵੀ ਸੱਸੀ ਦੇ ਫੇਰੇ ਦੇਖਣ ਲਈ ਚਲੀ ਗਈ ਸੀ ਹੈਂ ਇਹ ਤੇ ਰਘੁਬੀਰ ਹੈ ਉਹਨੂੰ ਜਿਵੇਂ ਬਿਜ਼ਲੀ ਛੂਹ ਪਈ ਹੋਵੇ ਹੋਰਨਾਂ ਜਾਂਞੀਆਂ ਨਾਲ ਬੈਠਾ ਉਹ ਵੀ ਉਸ ਵੱਲ ਤੱਕ ਰਿਹਾ ਸੀ ਵਰ੍ਹੇ ਮਗਰੋਂ ਉਹਦਾ ਦਿਲ ਤੇਜ ਤੇਜ ਧੜਕਿਆ ਤੇ ਉਹਨੇ ਘਬਰਾ ਕੇ ਨਜ਼ਰਾਂ ਨੀਵੀਆਂ ਕਰ ਲਈਆਂ ਤੇ ਮੁੜ ਉੱਚੀਆਂ ਨਾ ਕੀਤੀਆਂ ਡਰਦੀ ਸੀ ਕਿ ਸੀਨੇ ਵਿੱਚ ਉਮੜੀਆਂ ਅਨੇਕਾਂ ਯਾਦਾਂ ਬਾਰੇ ਅੱਖਾਂ ਕੁੱਝ ਨਾ ਕਹਿ ਜਾਣ ਹੁਣ ਉਹ ਵਕਤ ਨਹੀਂ ਸੀ ਰਿਹਾ ਉਹ ਉਮਰ ਨਹੀਂ ਸੀ ਰਹੀ ਉਹ ਆਪ ਵੀ ਤਾਂ ਉਹ ਨਹੀਂ ਸੀ ਰਹੀ, ਹੁਣ ਹੁਣ ਤੇ ਉਹ ਇੱਕ ਚੰਗੀ ਸਵਾਣੀ ਸੀ, ਚੰਗੀ ਮਾਂ ਸੀ। ਸਾਰਾ ਦਿਨ ਕਾਲੇ ਬੱਦਲ ਵਾਂਗ ਉਹ ਕੰਮੀ ਜੁਟੀ ਰਹਿੰਦੀ, ਉਹਨੂੰ ਪਤਾ ਹੁੰਦਾ ਸੀ ਕਿ ਕਿਹੜੇ ਵੇਲੇ ਉਸਦੇ ਪਤੀ ਨੂੰ ਕਿਹੜੀ ਚੀਜ਼ ਦੀ ਲੋੜ ਹੋਵੇਗੀ ਕਿਹੋ ਜਿਹੀਆਂ ਗੱਲਾਂ ਚੰਗੀਆਂ ਹੋਣਗੀਆਂ, ਕੀ ਖਾਣਾ ਚਾਹੇਗਾ, ਕਦੋਂ ਸੌਣਾ ਪਸੰਦ ਕਰੇਗਾ। ਬੱਚੇ ਉਹਦੇ ਦੋਵੇਂ ਸਾਫ਼ ਸੁੱਥਰੇ ਤੇ ਹੰਸੂ ਹੰਸੂ ਕਰਦੇ ਹੁੰਦੇ, ਉਹ ਬੜਾ ਖਿਆਲ ਰੱਖਦਾ ਸੀ, ਉਹਨਾਂ ਨੂੰ ਕਿਹੜੇ school ਭੇਜਣਾ ਹੈ, ਦੇਣਾ ਹੈ ਤੇ ਕੀ ਕੀ ਗੱਲਾਂ ਸਿਖਾਉਣੀਆਂ ਨੇ, ਕਿੱਧਰੋਂ ਕਿੱਧਰੋਂ ਰੋਕਣਾ ਹੈ, ਘਰ ਉਹਦਾ ਸੰਭਰਿਆ ਸੂਰਿਆ ਹਰ ਚੀਜ਼ ਥਾਂ ਟਿਕਾਣੇ ਸਿਰ ਤੇ ਚੰਗੀ ਤਰ੍ਹਾਂ ਸਜਾਈ ਹੁੰਦੀ ਲੋਕੀ ਸੋਚਦੇ ਉਹਨੂੰ ਕਾਹਦਾ ਘਾਟਾ ਹੈ, ਰੱਬ ਨੇ ਤਾਂ ਸਭ ਕੁੱਝ ਉਹਨੂੰ ਦੇ ਛੱਡਿਆ ਹੈ, ਫਿਰ ਫਿਰ ਦੀ ਤਾਂ ਕੋਈ ਗੁੰਜਾਇਸ਼ ਹੀ ਨੀ ਸੀ ਰਹੀ ਪਤੀ ਉਹਦਾ ਗਿਲਾ ਕਰਦਾ, ਕਿ ਉਹ ਏਦਾਂ ਕੰਮ ਕਰਦੀ ਹੈ ਜਦਕਿ ਉਹ ਆਸਾਨੀ ਨਾਲ ਨੌਕਰ ਰੱਖ ਸਕਦੇ ਨੇ, ਦਿਨ ਭਰ ਕੰਮ ਵਿੱਚ ਜੁਟੀ ਰਹਿੰਦੀ ਤੇ ਰਾਤ ਨੂੰ ਥੱਕ ਕੇ ਚੂਰ ਹੋ ਕੇ ਸੌਂ ਜਾਂਦੀ ਵਿਹਲ ਤੋਂ ਉਹ ਬੜਾ ਘਬਰਾਉਂਦੀ ਸੀ, ਕਿ ਉਹਨੂੰ ਡਰ ਸੀ ਡਰ ਸੀ ਫਿਰ ਜਾਣ ਦਿਓ ਇਹ ਤਾਂ ਇੱਕ ਪੁਰਾਣੀ ਕਹਾਣੀ ਹੈ, ਪਰ ਅੱਜ ਜੰਞ ਨਾਲ ਆਏ ਰਘਬੀਰ ਨੂੰ ਤੱਕ ਕੇ ਉਹਨੂੰ ਖ਼ਬਰੇ ਕੀ ਹੋ ਗਿਆ ਸੀ, ਕੰਮ ਅੱਜ ਉਹਨੂੰ ਭੁੱਲ ਭੁੱਲ ਜਾਂਦੇ ਸਨ ਭਾਂਡੇ ਹੱਥੋਂ ਸੁੱਟ ਪੈਂਦੇ,